ਇਹ ਫੋਟੋ ਇਕ ਦਰਿਆ ਦੀ ਫੋਟੋ ਹੈ ਇਥੇ ਥੱਲੇ ਘਾਰ ਉੱਗੀ ਹੋਈ ਹੈ ਤੇ--

ਸੀਮੈਂਟ ਬੱਜਰੀ ਰੇਤੇ ਨਾਲ ਲੈਂਟਰ ਪਾ ਰਹੇ ਨੇ ਤੇ ਸਰੀਏ ਰੱਖੇ ਹੋਏ ਨੇ।

ਪਰਫਿਊਮ ਜੈਲ ਸਾਬਣ ਤੇ ਦਵਾਈਆਂ ਇੱਥੇ ਸਭ ਕੁਝ ਮਿਲਦੀਆਂ ਹਨ ਤੇ ਉੱਪਰ ਮਾਮਾ ਅਰਥ ਦੇ ਪ੍ਰੋਡਕਟ ਵੀ ਰੱਖੇ ਹੋਏ ਹਨ।

ਕਿਨਾਰਿਆਂ ਤੇ ਬੂਟੇ ਲੱਗੇ ਹਨ ਤੇ ਇੱਥੇ ਮਿੱਟੀ ਵਿੱਚ ਘਾਹ ਉਗੀ ਹੋਈ ਹੈ ਇਕ ਝੌਂਪੜੀ ਜਿਹੀ ਬਣੀ ਹੋਈ ਹੈ।

ਇੱਕ ਮੰਦਰ ਦੀ ਫ਼ੋਟੋ ਹੈ ਇੱਥੇ ਓਮ ਤ੍ਰਿਮੂਰਤੀ ਮੰਦਿਰ ਕਮੇਟੀ ਲਿੱਖੇਆ ਹੈ ਤੇ ਬਾਹਰ--

ਪਕੋੜੇ ਤੇ ਚਣੇ ਪਏ ਹਨ ਇੱਕ ਬੰਦੇ ਨੇ ਹੱਥ ਵਿੱਚ ਡੂਨੇ ਫੜ ਕੇ ਵਿੱਚ ਪਕੌੜੇ ਤੇ ਸਮੋਸੇ ਵਿੱਚ ਪਿਆਜ ਪਾਇਆ ਹੋਇਆ ਹੈ।

ਇਹ ਫੋਟੋ ਇੱਕ ਗੈਲਰੀ ਦੀ ਫੋਟੋ ਹੈ ਇੱਥੇ--

ਲੇਸ ਚਿਪਸ ਕੁਰਕੁਰੇ ਟਕਾਟਕ ਲੱਗੇ ਹੋਏ ਨੇ ਨਾਲ ਹੀ ਇੱਕ ਨੀਲੇ ਰੰਗ ਦੀ ਪੌੜੀਆਂ ਬਣੀਆਂ ਹੋਈਆਂ ਨੇ।

ਇਹ ਫੋਟੋ ਠੇਕਾ ਵਾਇਨ ਸ਼ੋਪ ਦੀ ਫੋਟੋ ਹੈ ਇੱਥੇ ਸ਼ਰਾਬ ਮਿਲਦੀ ਹੈ।

ਇਥੇ ਦੋ ਤਿੰਨ ਬੰਦੇ ਖਲੋਤੇ ਹੋਏ ਹਨ ਤੇ ਫਰਿਜ ਵਿੱਚ ਕੁਝ ਸਮਾਨ ਪਿਆ ਹੋਇਆ ਹੈ।

ਬਹੁਤ ਸਾਰੇ ਪ੍ਰਾਈਸ ਰੱਖੇ ਹੋਏ ਹਨ ਪੀਲੇ ਰੰਗ ਦੀ ਫਲਾਵਰ ਦੀ ਡੈਕੋਰੇਸ਼ਨ --